ਅਤੇ ਦੁਕਾਨ ਉੱਤੇ ਏ_ਸੀ ਵੀ ਲੱਗਿਆ ਹੋਇਆ ਹੈ।

ਇਹ ਇੱਕ ਕਮਰਾ ਹੈ ਇੱਥੇ ਟੇਬਲ ਓੱਤੇ ਕੰਪਿਊਟਰ ਰੱਖਿਆ ਹੋਇਆ ਹੈ।

ਸਾਹਮਣੇ ਗਰੀਨ ਸਟਰੀਟ ਲਿਖਿਆ ਹੋਇਆ ਹੈ ਅਤੇ ਕੁਝ ਫਾਈਲਾਂ ਵੀ ਰੱਖੀਆਂ ਹੋਈਆਂ ਨੇ।

ਇਥੇ ਇਕ ਘਰ ਹੈ ਤੇ ਘਰ ਦੀ ਛੱਤ ਉੱਤੇ ਸੋਲਰ ਸਿਸਟਮ ਲੱਗਿਆ ਹੋਇਆ ਹੈ।

ਮੋਡੇ ਦੇ ਓੱਤੇ ਹਰੇ ਰੰਗ ਦੀ ਪਾਣੀ ਦੀ ਟਂਕੀ ਰੱਖੀ ਹੋਈ ਐ।

ਅੰਦਰ ਬੜਾ ਸਾਰਾ ਸਮਾਨ ਰੱਖਿਆ ਹੋਇਆ ਹੈ ਸਾਹਮਣੇ ਮੋਬਾਈਲ ਨੰਬਰ ਲਿਖਿਆ ਹੋਇਆ ਹੈ ਨੋ ਅੱਠ ਅੱਠ ਅੱਠ ਤਿੰਨ।

ਅਤੇ ਇੱਥੇ ਹੋਰ ਵੀ ਬੜੀਆਂ ਸਾਰੀਆਂ ਚੀਜਾਂ ਪਈਆਂ ਹੋਈਆਂ ਹਨ।

ਟਂਗੇ ਹੋਏ ਹੈ ਤੇ ਲਾਈਟਾਂ ਵੀ ਜੰਗੀਆਂ ਹੋਈਆਂ ਹੈ।

ਇਹ ਇੱਕ ਵੱਡੀ ਜਿਹੀ ਦੁਕਾਨ ਹੈ ਦੁਕਾਨ ਦੇ ਅੰਦਰ ਇੱਕ ਆਰ ਔ ਲੱਗਿਆ ਹੋਇਆ ਹੈ।

ਸਾਹਮਣੇ ਇੱਕ ਢਾਬਾ ਬਣਿਆ ਹੋਇਆ ਹੈ ਤੇ ਲਿਖਿਆ ਹੋਇਆ ਹੈ।

ਓੱਤੇ ਵੀ ਕਮਰੇ ਬਣੇ ਹੋਏ ਨੇਂ ਤੇ ਥੱਲੇ ਵੀ।

ਸਾਹਮਣੇ ਇੱਕ ਵੱਡੀ ਕੁਰਸੀ ਲੱਗੀ ਹੋਈ ਹੈ ਅਤੇ ਪਿੱਛੇ ਕੱਪੜੇ ਵੀ ਟੰਗੇ ਹੋਏ ਹੈਂ।